ਚਲੋ ਕਰਲਾ ਗੱਲ ਚਲੋ ਠੀਕ ਜੇ। ਹੈਲੋ।

ਹਾਂਜੀ ਸਤਿ ਸ੍ਰੀ ਕਾਲ ਜੋਤ ਠੀਕ ਆ ਵਧੀਆ ਤੁਸੀਂ ਦਸੋ ਕਿੱਦਾਂ ਠੀਕ ਹੋ।

ਕੁਛ ਨੀ ਯਾਰ ਅੱਪਾ ਬਸ ਬੈਠੇ ਸੀ ਅੱਪਾ ਦ੍ਰੋਪਦੀ ਜੀ ਦਾ ਇਕ ਹੈਗਾ ਸੀ ਟੌਪਿਕ ਜੇਹਾ ਉਹ ਪੜ੍ਹਦੀ ਪਏ ਸੀ ਕਾਫੀ ਓਹਦੇ ਵਿਚ ਲਿਖਿਆ ਮੈਨੂੰ ਕੁਛ ਸਮਝ ਹੀ ਨਹੀਂ ਆਇਆ ਮੈਂ ਕਿਹਾ ਚਲੋ ਤੁਹਾਡੇ ਨਾਲ ਕਰਾਂ ਡਿਸਕਸ ਕਰ ਲੇਨੀ ਆ। ਹਾਂਜੀ ਮੈਂ ਵੀ ਬਸ ਕਲ ਪਰਸੋ ਹੀ ਨਾ। ਚੈਪਟਰ ਪੜ੍ਹ ਰਹੀ ਸੀ ਮਤਲਬ ਬੁਕ ਚ ਸੀਗਾ।

ਮੈਂ ਵੀ ਕਾਫੀ ਕੁਛ ਦੇਖਿਆ ਪੜ੍ਹਿਆ ਏਨਾ ਬਾਰੇ। ਹਮ ਦ੍ਰੋਪਦੀ ਜੀ ਦਾ ਜਨਮ ਹੋਇਆ ਸੀਗਾ ਦੋ ਹਜ਼ਾਰ ਵੀਹ ਚ

ਵੀਹ ਚ ਦੋ ਨਾਇਨਟੀਨ ਫਿਫਟੀ ਏਟ ਵਿਚ ਮਤਲਬ ਇਕ ਭਾਰਤੀਯ ਰਾਜਨੀਤਿਕ ਆਹ ਸੀਗੇ ਇਹ ਤੇ ਪੱਚੀ ਜੁਲਾਈ ਨੂੰ ਦੋ ਹਾਜ਼ਰ ਬਾਈ ਵਿਚ ਭਾਰਤ ਦਿ ਪੰਦਰਵੀ।

ਦੇ ਰੂਪ ਵਿਚ ਚੁਣੀ ਜਾਣ ਵਾਲੀ ਪਹਿਲੀ ਵੀ ਸਵਦੇਸ਼ੀ ਸੀਗੇ ਅਨੁਸੂਚਿਤ ਜਨ ਜਾਤੀਏ ਸਮੁਦਾਏ ਦੀ ਸਦੱਸਿਆਂ ਵੀ ਸੀਗੇ ਤੇ ਰਾਸ਼ਟਰਪਤੀ ਬਣਨ ਦੇ ਲਈ ਉਨ੍ਹਾਂ ਨੇ। ਭਾਰਤ ਦਿ ਨੌਵੀਂ ਰਾਜ੍ਪਾਲ ਦੇ ਰੂਪ ਵਿਚ ਕਾਰਿਆ ਕੀਤਾ ਸੀਗਾ ਹਾਂਜੀ ਤੇ ਦੋ ਹਜ਼ਾਰ ਪੰਦਰਾ ਹੋਰ ਦੋ ਹਾਜ਼ਰ ਇੱਕੀ ਦੇ ਵਿਚ ਇੰਨੇ ਝਾਰਖੰਡ ਤੇ ਦੋ ਹਾਜ਼ਾਰ ਦੋ ਹਜ਼ਾਰ ਦੇ ਹੋਰ ਦੋ ਹਾਜ਼ਰ ਚਾਰ ਦੇ ਵਿਚ। ਹਾਂ ਓੜੀ ਓੜੀਸਾ ਦੇ ਸਰਕਾਰ ਮੰਤਰੀ ਮੰਡਲ ਵਿਭਿਨ ਵਿਭ ਵਿਭਾਗਾ ਦੇ ਵਿਚ ਰੂਪ ਦੇ ਕਾਰਿਆ ਕੀਤਾ ਸੀਗਾ ਤੇ ਵਿਭਿਨ ਵਿਭਾਗੋ ਦੇ ਵਿਚ ਸੰਭ ਸੰਭਾਲਿਆ ਵੀ ਸੀ । ਹਾਂਜੀ-ਹਾਂਜੀ ਰਾਜਨੀਤੀ ਵਿਚ ਆਉਣ ਤੋਂ ਪਹਿਲਾ ਉਸਨੇ ਉਨੀ ਸੌ ਉਣਹੱਤਰ ਉਂਣਾਸੀ ਤੋਂ ਉਨੀ ਸੌ ਤੇਰਾਸੀ ਤਕ। ਰਾਜ ਸਿੰਚਾਈ ਅਤੇ ਵਿਭਾਗ ਬਿਜਲੀ ਵਿਚ ਕਲਰਕ ਦਾ ਵੱਜੋਂ ਕੰਮ ਕੀਤਾ ਸੀ ਅਤੇ ਫਿਰ ਉੱਨੀ ਸੌ ਸੱਤਾਨਵੇ ਤਕ ਰਾਏ ਰੰਗਪੁਰ ਵਿਚ ਇਕ ਅਧਿਆਪਕ ਵੱਜੋਂ ਕੰਮ ਕੀਤਾ। ਤੇ ਮੁੰਡਲੇ ਜੀਵਨ ਦੀ ਅਗਰ ਏਨਾ ਗੱਲ ਕੀਤੀ ਜਾਏ ਤਾ ਦ੍ਰੋਪਦੀ ਮੁਰੁਮੁ ਜੋ ਕੇ ਜਨਮ ਬੀਹ ਜਨ ਜੂਨ ਉਨੀ ਸੌ ਅਠਵੰਜਾ ਨੂੰ ਉੜੀਸਾ ਦੇ ਮਯੂਰਪੰਜ ਜਿਲੇ ਤੇ ਪਿੰਡ ਬਾਈ ਦਾਮੋ ਕੋਸੀ ਵਿਚ ਹੋਇਆ ਸੀ ।

ਤੇ ਵ੍ਯਕਤਿਗਤ ਜੀਵਨ ਜੇਹੜਾ ਗੱਲ ਹੈਗਾ ਇੰਨਾ ਦਾ।

ਤਰਾਂ ਅਹ ਸਦੀ ਦੇ ਵਿਚ ਹੋਇਆ ਸੀਗਾ । ਹਾਂਜੀ-ਹਾਂਜੀ ਬਿਲਕੁਲ ਤੇ ਏਨਾ ਦੇ ਜਿਹੜੇ ਕੇ ਹੈਗੇ ਰਾਜਨੀਤੀ ਦੀ ਗੱਲ ਕਰੀਏ ਤਾ ਉੜੀਸਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਬੀਜੁ। ਜਨਤਾ ਦਲ ਗਠਜੋੜ ਦੀ ਸਰਕਾਰ ਦੇ ਸਮੇਂ ਉਹ ਛੇ ਮਾਰਚ ਦੋ ਹਾਜ਼ਰ ਤੋਂ ਛੇਹ ਅਗੱਸਤ ਦੋ ਹਾਜ਼ਰ ਦੋ ਤਕ ਵਪਾਰ ਅਤੇ ਆਵਾਜਾਈ ਅਤੇ ਛੇ ਅਗੱਸਤ ਦੋ ਹਜ਼ਾਰ ਦੋ ਤੋਂ ਸੋਲਾਂ ਮਈ ਦੋ ਹਜ਼ਾਰ ਚਾਰ ਤਕ ਮੱਛੀ ਪਾਲਣ। ਅਤੇ ਪਸ਼ੂ ਸ੍ਰੋਤ ਵਿਕਾਸ ਦੀ ਰਾਜ ਮੰਤਰੀ ਰਹੇ ਅਤੇ ਸਤ ਸੁਤੰਤਰ ਚਾਰਜ ਮਿਲਿਆ ਉਹ ਸਾਲ ਦੋ ਹਜ਼ਾਰ ਅਤੇ ਦੋ ਹਜ਼ਾਰ ਚਾਰ ਵਿਚ ਉੜੀਸਾ ਦੇ ਸਾਬਕਾ ਮੰਤਰੀ ਅਤੇ ਰਾਏਰੰਗਪੁਰ ਵਿਧਾਨ ਸਭਾ ਹਲਕੇ ਵਿਧਾਇਕ ਵੀ ਸੀ । ਹਾਂਜੀ ਤੇ ਦੋ ਹਜ਼ਾਰ ਦੋ ਦੇ ਬਾਈ ਵਿਚ ਰਾਸ਼ਟਰ ਅਭਿਆਨ ਜੂਨ ਦੋ ਹਜ਼ਾਰ ਬਾਈ ਵਿਚ ਰਾਜ ਰਾਜਪਾਲ ਦੇ ਮੁਮੇ ਦੇ ਮੁਮੇ ਦੇ ਵਿਚ ਓਨੇ ਅਗਲੇ ਮਹੀਨੇ ਦੋ ਹਜ਼ਾਰ ਬਾਈ ਦੇ ਵਿਚ ਚੁਨਾਵਾ ਲਈ ਓਹਨਾ ਨੇ ਭਾਰਤ ਦੇ ਰਾਸ਼੍ਟ੍ਰਪਤੀ ਪਦ ਦੇ ਲਈ ਰਾਸ਼ਟਰ ਜਨ ਨ ਜਨ ਤਾਂਤਰਿਕ ਅਹ ਗਠਬੰਧਨ ਦੇ ਅਹ ਉਮੀਦਵਾਰ ਦੇ ਰੂਪ ਵਿਚ ਨ ਨਾਮਿਤ ਕੀਤਾ ਗਿਆ ਸੀਗਾ ਹਾਂਜੀ-ਹਾਂਜੀ ਤੇ ਰਾਸ਼ਟਰ ਰਾਸ਼ਟਰ ਜਨ ਜਾਤ੍ਰਿਕ ਗਠਬੰਧਨ ਦੇ ਸੱਦ ਸਾਰੇ। ਸਹਿਯੋਗੀਆਂ ਨੇ ਆਪਣਾ ਸਰ੍ਮਥ ਦੇਣ ਲਈ ਵਾਦਾ ਕੀਤਾ ਸੀਗਾ। ਹਾਂਜੀ ਸਾਰੇ ਨੈਸ਼ਨਲ ਡੈਕੋਮੈਟ੍ਰਿਕ ਦੇ ਭਾਈ ਵਾਲਾ ਨੇ ਆਪਣਾ ਸਮਰਥਨ ਦੇਣ ਦਾ ਦਾਵਾ ਵਾਦਾ ਵੀ ਕੀਤਾ ਸੀ ।

ਸਮਰਥਨ ਦੇਣ ਦਾ ਵੀ ਵਾਦਾ ਕੀਤਾ ਹੋਇਆ ਸੀ । ਹਾਂਜੀ ਦ੍ਰੋਪਦੀ ਮੋਮੁ ਦੇ ਅਧਯਕ੍ਸ਼ਨ ਬ ਬੰਦੇ ਸੀਗੇ ਤੇ ਬਣਾਏ ਗਏ ਪੰਜ ਰਿਕਾਰਡ ਅਹ ਪ੍ਰਦਰਸ਼ਨ ਦੇ ਅਧਿਅਕਸ਼ ਵਿਚ। ਤਕ ਸਫਰ ਕੀਤਾ ਤੇ ਜਿਵੇ ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਘੌਸ਼ਨਾਂ ਜਲਦੀ ਹੋਣ ਵਾਲੀ ਸੀ ਤੇ ਦੇਸ਼ ਦੇ ਇੱਕਤੀਵੇ ਮਤਦਾਨ ਦੇ ਕੇੰਦਰਾ ਵਿਚ ਪਾਇਆ ਸੀਗਾ ਤੇ ਗ ਗ ਦਿਤੇ ਗਏ ਵੋਟਾਂ ਦੀ ਗਿਣਤੀ ਵਿ ਚਲੀ ਸੀ। ਵੋਟਾਂ ਦੀ ਗਿਣਤੀ ਵ ਸੰਸਦ ਭਵਨ ਦੇ ਵਿਚ ਪਰਿਸਾ ਤੇ ਚਾਲ ਰਹੀ ਸੀਗੀ ਤੇ ਇਸ ਇਸ ਗੱਲ ਦੀ ਕਾਫੀ ਸੰਭਾਵਨਾ ਵੀ ਸੀਗੇ ਤੇ ਰਾਸ਼ਟਰਪਤੀ ਚੁਣਾਵ ਦੇ ਉਮੀਦਵਾਰ ਦ੍ਰੋਪਦੀ ਮੁ ਮੁ ਮੁਰਮੂ ਵਿਜੇਤਾ ਵੀ ਘੋਸ਼ਿਤ ਕੀਤਾ ਜਾਏਗਾ ਤੇ ਜੀਤ ਦੇ ਲਈ ਆਹ ਆਹ BJP ਨੇ ਜੈ ਸ਼੍ਰੀ। ਤਿਆਰ ਦੀ ਆਹ ਆਹ ਤਿਆਰੀ ਵੀ ਸ਼ੁਰੂ ਕਿੱਤੀ ਸੀਗੀ ਤੇ ਅਗਰ ਦ੍ਰੋਪਦੀ ਮੁਰੁਮੁ ਜਿਤ ਜਾਂਦੀ ਤੇ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਹੋਂ ਹੋਂਦੀ ਤੇ ਨਾਲ ਹੀ ਪੰਜ ਰਿਕਾਰਡ ਊਨਾ ਦੇ ਨਾਮ ਹੋਏ ਸੀਗੇ ਆਹ ਹੋਏ ਸੀਗੇ।

ਹਾਂਜੀ-ਹਾਂਜੀ ਓਹਦਾ ਪਹਿਲਾ ਰਿਕਾਰਡ ਇਹ ਹੈ ਕੇ ਓਹ ਦੇਸ਼ ਦੇ ਸਰਬ ਉਚ ਸਵਿਦਾਨਿਕ ਅਹੁਦੇ ਤੇ ਪਹੁੰਚਣ ਵਾਲੀ ਪਹਿਲਾਂ ਕਬਾਇਲੀ ਮਹਿਲਾ ਨੇਤਾ ਸੀ। ਤੇ ਮੁਰੁਮੁ ਦੇ ਜਨਮ ਉੜੀਸਾ ਦੇ ਮਯੂਰਪੰਜ ਜ਼ਿਲੇ ਵਿਚ ਸੰਥਾਲ ਭਾਈਚਾਰੇ ਦੇ ਇਕ ਗਰੀਬ ਆਦਿਵਾਸੀ ਪਰਿਵਾਰ ਵਿਚ ਹੋਇਆ ਸੀ ਦੇਸ਼ ਵਿਚ ਅੱਜ ਤਕ ਕੋਈ ਵੀ ਆਦਿਵਾਸੀ ਪ੍ਰਧਾਨ ਮੰਤਰੀ ਜਾ ਰਾਸ਼ਟਰਪਤੀ ਦੀ ਕੁਰਸੀ ਤਕ ਨਹੀਂ ਪਹੁੰਚਿਆ ਹੈ । ਹਾਲਾ ਕਿ KR ਨਾਰਾਇਣ ਅਤੇ ਰਾਮਨੋਥ ਗੋਕੋਵਿੰਦ ਦੇ ਰੂਪ ਵਿਚ ਦੇਸ਼ ਨੂੰ ਦੋ ਦਲਿਤ ਰਾਸ਼ਟਰਪਤੀ ਵੀ ਮਿਲੇ ਹਨ

ਤੇ ਜੇੜਾ ਦੂਜਾ ਰਿਕੋਰਡ ਸੀਗਾ ਦ੍ਰੋਪਦੀ ਮੁਰਮੁ ਅਜਾਦੀ ਦੇ ਬਾਅਦ ਦੇਸ਼ ਦਾ ਜਨਮ ਆਹ ਜਜ ਜਨਮ ਲੈਣ ਵਾਲੀ ਰਾ ਪਹਿਲੀ ਜੇਹੜੀ ਰਾਸ਼ਟਰਪਤੀ ਹੋਏਗੀ ਤੇ ਦੂਸਰੀ ਹਾਂਜੀ ਮੁਮੁ ਦੋ ਹਜ਼ਾਰ ਵੀਹ ਚ। ਆਹ ਨਹੀਂ ਵੀਹ ਵੀਹ ਜੂਨ ਨਾਏੰਟੀਨ ਫਿਫਟੀ ਏਟ ਦੇ ਵਿਚ ਹੋਇਆ ਸੀ ਤੇ ਦੇਸ਼ ਨੂੰ ਉਨੀ ਸੌ ਸੰਤਾਲੀ ਵਿਚ ਅਜਾਦੀ ਮਿਲਣ ਤੋਂ ਬਾਅਦ ਲੱਗਭਗ ਗਿਆਰਾ ਸਾਲ ਬਾਅਦ ਦੇਸ਼

ਹਾਂਜੀ ਹਮ ਗਿਆਰਾ ਸਾਲ ਬਾਅਦ ਦੇਸ਼ ਨੇ। ਹੁਣ ਤਕ ਜਜ ਜਿੰਨੇ ਵੀ ਰਾਸ਼ਟਰਪਤੀ ਬਣੇ ਊਨਾ ਦਾ ਜਨਮ ਨਾਏੰਟੀਨ ਫੋਟੀ ਸੈਵਨ ਦੇ ਵਿਚ ਪਹਿਲੇ ਹੀ ਹੋਇਆ ਸੀਗਾ ਤੇ ਮੇਰੁਮੁ ਨੇ ਰਾਸ਼ਟਰੀਯ ਆਹ

ਰਾਸ਼ਟਰਪਤੀ ਬਨਣ ਦੇ ਨਾਲ ਹੀ। ਇਹ ਪਹਿਲੀ ਵਾਰ ਹੋਏਗਾ ਕਿ ਦੇਸ਼ ਦੀ ਰਾਸ਼ਟਰਪਤੀ ਜਿਹੜੀ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਐਂਵੇ ਲੋਗ ਹੋਂਗੇ ਹੋਣਗੇ ਜਿਨ੍ਹਾਂ ਦਾ ਜਨਮ ਆਹ ਸੁਵਤੰਤ੍ਰ ਭਾਰਤ ਵਿਚ ਹੋਇਆ ਹੈਗਾ ਤੇ

ਹਾਂਜੀ ਤੀਜਾ ਰਿਕਾਰਡ ਜੇ ਕੀ ਤੀਜਾ ਰਿਕਾਰਡ ਸਬ ਤੋ ਘਟ ਉਮਰ ਰਾਸ਼ਟਰਪਤੀ ਬਣਨ ਦਾ ਖਿਤਾਬ ਮ੍ਰੁਮੁ ਦੇ ਹੀ ਜਾਵੇਗਾ ਦੇਸ਼ ਦੇ ਵਿਚੇ ਸਭ ਤੋ ਘਟ ਉਮਰ ਦਾ ਰਾਸ਼ਟਰਪਤੀ ਬਣਨ ਦਾ ਰਿਕਾਰਡ ਨੀਲਾਮ ਸੰਜੀਵ ਰੇਡੀ ਦੇ ਨਾਮ ਹੈ । ਜੋ ਉੱਨੀ ਸੌ ਸਤਾਹਟ ਸਤਤਰ ਦੇ ਵਿਚ ਬਿਨਾ ਮੁਕਾਬਲਾ ਰਾਸ਼ਟਰਪਤੀ ਬਣੀ ਸੀ ਰੈੱਡੀ ਦੀ ਉਮਰ ਚੌਹਟ ਸਾਲ ਦੋ ਮਹੀਨੇ ਤੇ ਛੇ ਦਿਨ ਸੀ ਜਦੋ ਓਹਨਾ ਨੇ ਰਾਸ਼ਟਰਪਤੀ ਦਾ ਓਹਦਾ ਸੰਭਾਲਿਆ ਸੀ ਇਸਦੇ ਨਾਲ ਹੀ ਬੀਹ ਜੂਨ ਉਨੀ ਸੋ ਅਠਵੰਜਾ ਨੂੰ ਜਨਮ। ਜਨਮੀ ਦਰੌਪਦੀ ਮੁਰੁਮੁ ਦੀ ਉਮਰ ਪੱਚੀ ਜੁਲਾਈ ਦੋ ਹਾਜ਼ਰ ਬਾਈ ਨੂੰ ਓਹਦਾ ਸੰਭਾਲਣ ਤੇ ਚੌਹਟ ਸਾਲ ਇੱਕ ਮਹੀਨਾ ਅਤੇ ਅੱਠ ਦਿਨ ਹੋਵੇਗੀ । ਹਾਂਜੀ ਜੇੜਾ ਚੌਥਾ ਰਿਕੋਰਡ ਇਨ ਚੌਥਾ ਰਿਕੋਰਡ ਹੈ ਮਤਲਬ ਪਹਿਲੀ ਵਾਰ ਹੂ। ਹੋਏਗਾ ਕਿ ਕੋਈ ਵਿਅਕਤੀ ਜੋ ਭਾਰਤ ਦੇ ਦੇ ਵਿਚ ਰਹਿ ਚੁਕਿਆ ਹੋਏਗਾ ਰਾਸ਼ਟਰਪਤੀ ਦੇ ਬਾਅਦ ਆਸਾਨੀ ਅਸਾਨ ਨਹੀਂ ਹੋਏਗਾ ਦ੍ਰੋਪਦੀ ਮੇਮੁ ਹਮ ਹਮ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਵਾਤ ਅਹ ਸੇਵੇਂਟੀ ਨਾਈਨ ਦੇ ਵਿਚ ਆਹ ਰਾਇਗੜ੍ਹ ਨਗਰ ਪੰਚ ਆਹ ਪੰਚਾਇਤ ਦੀ ਦੇ ਰੂਪ ਵਿਚ ਕੀਤਾ ਸੀਗੀ ਤੇ ਤਿਨ ਸਾਲ ਬਾਅਦ ਦੋ ਹਜ਼ਾਰ ਚ ਓਹਨਾ ਨੇ ਪਹਿਲੀ ਵਾਰ ਵਿਧਾਨ ਬਣੀ ਸੀਗੀ ਤੇ ਉੜੀਸਾ।

ਹਾਂਜੀ ਹਾਂਜੀ-ਹਾਂਜੀ ਪੰਜਵਾਂ ਰਿਕੋਰਡ ਦ੍ਰੋਪਦੀ ਮੁਰੂਮ ਦੀ ਜਿੱਤ ਨਾਲ ਉੜੀਸਾ ਦਾ ਨਾ ਵੀ ਉੰਨਾ ਸੂਬਿਆਂ ਵਿਚ ਸ਼ਾਮਿਲ ਹੋ ਜਾਏਗਾ। ਜਿਨ੍ਹਾਂ ਦੇ ਲੋਕ ਦੇਸ਼ ਦੇ ਸਬਤੋ ਉਚੇ ਸੰਵਿਧਾਨਿਕ ਅਹੁਦੇ ਤੇ ਪਹੁੰਚੇ ਹਨ ਹੁਣ ਤਕ ਰਾਸ਼ਟਰਪਤੀ ਦੀ ਕੁਰਸੀ ਤੇ ਬੈਠੇ ਲੋਕਾਂ ਦੇ ਸੱਤ ਦੱਖਣੀ ਭਾਰਤ ਤੋਂ ਸਨ ਅਤੇ ਊਨਾ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਬਿਹਾਰ ਤੋਂ ਸਨ। ਹਾਂਜੀ ਤੇ ਦ੍ਰੋਪਦੀ ਮੇਮੋ ਨੇ ਆਪਣੇ ਜਿਵੇ ਰਾਜਨੀਤਿਕ ਜੀਵਨ ਦੀ ਸ਼ੁਰੂਵਾਤ ਭਾਰਤੀ ਜਨਤਾ ਰ ਆਹ ਪਾਰਟੀ ਸ਼ਾਮਿਲ ਹੋਕੇ ਹੋਕੇ ਹੋਰ ਹਮੇਸ਼ਾ ਭਾਜ ਭਾਜਪਾ ਦੇ ਨਾਲ ਕੀਤੀ ਸੀਗੀ ਤੇ। ਨਾਈਨਟੀਨ ਨਾਇੰਟੀ ਸੈਵਨ ਵਿਚ ਮੁਮੁ ਅਨੁਸੂਚਿਤ ਜਨਜਾਤਿ ਮੋਰਚਾ ਭਾਰਤ ਦੀ ਉੜੀਸਾ ਇਕਾਈ ਦੇ ਉਪ ਉਪਾਦਿਸ਼ ਬਨੇ ਸੀਗੇ ਤੇ ਦੋ ਹਾਜ਼ਰ ਦੋ ਤੋਂ ਦੋ ਹਾਜ਼ਰ ਨੌ ਤਕ। ਆਹ ਓਹਨਾ ਨੇ ਸਿਰਫ ਦੋ ਹਜ਼ਾਰ ਤੇਰਾ ਵਿਚ ਮਾਯੂਰਪੰਜ ਦੇ ਨਾਲ ਭਾਜਪਾ ਜ਼ਿਲਾ ਅਧਯਕ੍ਸ਼ ਦੇ ਰੂਪ ਵਿਚ ਕਾਰਯਾ ਕੀਤਾ ਸੀਗਾ ਤੇ ਉਹ ਬ ਬੀ. ਜੇ. ਪੀ ਦੇ ਆਹ ਫਰੰਟ ਦੀ। ਰਾਸ਼ਟਰੀਯ ਕਾਰੇ ਕਰਨੀ ਸਦੱਸਿਆਂ ਵੀ ਹੋ ਚੁਕੇ ਸੀਗੇ।

ਦ੍ਰੋਪਦੀ ਮਯੁ ਨੂੰ ਝਾਰਖੰਡ ਦੀ ਕਹਿਲੋ ਰਾਮ ਝਾਮ ਰਾਜਪਾਲ ਬਨਣ ਵਾਲੀ ਪਹਿਲੀ ਔਰਤ ਸੀ। ਤੇ ਉਹ ਦੋ ਹਜ਼ਾਰ ਪੰਦਰ੍ਹਾਂ ਤੋਂ ਦੋ ਹਜ਼ਾਰ ਇੱਕੀ ਤਕ ਰਾਜਪਾਲ ਰਹੀ ਹੈ ਤੇ ਉਹ ਭਾਰਤ ਵਿਚ ਕਿਸੇ ਰਾਜ ਦੀ ਰਾਜਪਾਲ ਨਿਯੁਕਤ ਕੀਤੀ ਗਈ ਅਤੇ ਆਪਣਾ ਆਹ ਕਾਰਜ ਕਾਲ ਪੂਰਾ ਕਰਨ ਵਾਲੀ ਵੀ ਪਹਿਲੀ ਓੜ੍ਹੀਆ ਔਰਤ ਸੀ। ਕਾਬਿਲਿਯਤ ਇਹ ਹਮ ਨੇਤਾ ਵੀ ਰਹੀ ਹੈ ਹੈਨਾ ਤੇ ਏਨਾ ਨੇ ਜੇੜੇ ਇਹ ਸਪੈਸ਼ਲ ਰਿਕਾਰਡਸ ਨੇ ਜੋ ਕੇ ਆਦਿਵਾਸੀ ਮਹਿਲਾ ਜੋ ਕਿ ਰਿਕ ਆਹ ਕਹਿਲੋ ਰਾਸ਼ਟਰਪਤੀ ਬਨਣ ਜਾਰੀ ਸੀ ਉਸ ਦੇ ਸਬਤੋ। ਪੰਜ ਰਿਕੋਰਡ ਜੇੜੇ ਕੇ ਬਣ ਬਣਨੇ ਸੀਗੇ ਅਗਰ ਇਹ ਰਾਸ਼ਟਰਪਤੀ ਬਣਦੇ ਆ ਤਾਂ ।

ਹਾਂ ਏਨਾ ਦਾ ਕ ਕਾਫੀ ਏਨਾ ਨੇ ਮਤਲਬ ਮੁਹੀਮ ਵੀ ਚਲਾਇ ਸੀ ਪੂਰੀ ਇਕ ਵੀ ਮੈਂ ਰਾਸ਼੍ਟ੍ਰਪਪਤੀ ਬਣਨਾ ਏ ਅਦਰਵਾਇਸ ਦਲਿਤ ਜਾਤੀ ਨੂੰ ਕੋਈ ਜਿਆਦਾ ਮੌਕਾ ਨਹੀਂ ਦਿੰਦਾ ਹਨਾ ਰਾਸ਼ਟਰਪਤੀ ਬਣਨ ਦਾ। ਤੇ ਏਨਾ ਨੇ ਉਸਦੇ ਚ ਲੜਾਈ ਲੜੀ ਤੇ ਕਾਫੀ ਇੰਨਾ ਨੇ ਜਿਦਾਂ ਐਕਟ ਦੇ ਅਧਾਰ ਤੇ ਵੀ ਇੰਨਾ ਨੇ ਕਾਫੀ ਬਿੱਲ ਵੀ ਜਿਦਾ ਕਈ ਮੰਜੂਰ ਨਹੀਂ ਹੋਣੇ ਦਿੱਤੇ ਗਏ ਅਹ ਗਵਰਨਰਸ਼ਿਪ ਜਦੋ ਇੰਨਾ ਨੂੰ ਮਿਲੀ ਹੈ ਤਾਂ ਉਹ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਸੀਗੀ ਹਾਂ। ਉੰਨਾ ਨੂੰ ਦੋ ਹਜ਼ਾਰ ਸਤਾਰਾ ਵਿਚ ਰਾਜਪਾਲ ਹੋਣ ਦੇ ਨਾਤੇ ਝਾਰਖੰਡ ਵਿਧਾਨ ਸਭਾ ਦੁਆਰਾ ਛੋਟੇ ਨਾਗਪੁਰ ਤੇ ਕਿਰਾਏਦਾਰੀ ਐਕਟ ਉਨੀ ਸੌ ਅੱਠ। ਤੇ ਸੰਥਾਲ ਪਰਗਨਾ ਐਕਟ ਉਨੀ ਸੌ ਉਂਣਵੰਜਾ ਦੇ ਵਿਚ ਸ਼ੋਦ ਮਾਰਗ ਮਤਲਬ ਕਾਫੀ ਜਿਹੜੇ ਬਿੱਲ ਸੀ ਜੇੜੇ ਉੰਨਾ ਨੂੰ ਮੰਜੂਰੀ ਤੋਂ ਇਨਕਾਰ ਕਰ ਦਿੱਤਾ ਸੀਗਾ। ਹਾਂਜੀ ਕਾਫੀ ਕੁਛ ਪਤਾ ਲੱਗਾ ਇੰਨਾ ਬਾਰੇ।

ਠੀਕ ਹੈ ਜੀ ਓਕੇ । ਸਤ ਸ਼੍ਰੀ ਅਕਾਲ ਮੇਰਾ ਨਾਮ ਰੀਚਾ ਹੈ ਮੈ ਤੁਹਾਨੂੰ ਅੱਜ ਨੀਲਾ ਕਮਲ ਬਾਰੇ ਦੱਸਣ ਜਾ ਰਹੀ ਹਾਂ, ਇੱਕ ਸ਼ਹਿਰ ਵਿਚ ਇੱਕ ਸੌਦਾਗਰ ਅਤੇ ਉਸ ਦੀ ਪਤਨੀ ਰਹਿੰਦੇ ਸਨ ਦੋਹਾਂ ਦਾ ਆਪਸ ਵਿਚ ਬੜਾ ਪਿਆਰ ਸੀ ਇੱਕ ਵਾਰੀ ਜਦੋਂ ਸੌਦਾਗਰ ਵਪਾਰ ਕਰਨ ਲਈ ਚੱਲਿਆ ਤਾਂ ਉਸ ਦੀ ਪਤਨੀ ਨੇ ਕਿਹਾ ਤੁਸੀਂ ਜਦੋ ਬਾਹਰ ਹੋਵੋਗੇ ਤਾਂ ਤੁਹਾਨ ਤੁਹਾਡੇ ਹਾਲ ਚਾਲ ਦਾ ਮੈਨੂੰ ਕਿਵੇਂ ਪਤਾ ਲੱਗੇਗਾ ਸੌਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ ਜਿਨਾਂ ਚਿਰ ਇਹ ਛੁਰੀ ਇਕ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈ ਠੀਕ ਠਾਕ ਹਾਂ ਜੇ ਇਹ ਛੁਰੀ ਦਾ ਰੰਗ ਕਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈ ਬਿਮਾਰ ਹਾਂ। ਜੇ ਇਸ ਛੁਰੀ ਉੱਤੇ ਲਹੂਆਂ ਦਾ ਬੂੰਦ ਸਿਮ ਆਵਣ ਤਾਂ ਸਮਝ ਲੈਣਾ ਕਿ ਮੈ ਮਰ ਗਿਆ ਫੇਰ ਸੌਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ ਤੁਸੀਂ ਪਿਛੇ ਇਕੱਲੇ ਹੋਵੋਂਗੇ ਤੁਹਾਡੀ ਸੁਖ ਸਾਂਦ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ ਤਦ ਪਤਨੀ ਉਸਦੇ ਵੇਲੇ ਤਲਾਅ ਤੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁਲ ਤੋੜ ਲਿਆਈ ਉਸਨੇ ਇਹ ਫੁਲ ਇੱਕ ਕੁੱਜੇ ਵਿਚ ਪਾ ਕੇ ਸੌਦਾਗਰ ਨੂੰ ਦੇ ਦਿੱਤਾ ਅਤੇ ਕਿਹਾ ਜਦੋਂ ਤੱਕ ਇਹ ਨੀਲਾ ਕਮਲ ਖਿੜਿਆ ਰਿਹਾ ਤਾਂ ਉਦੋਂ ਤਕ ਤੁਸੀਂ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 ਮਾਲ ਲੈ ਕੇ ਵਪਾਰ ਲਈ ਦੂੱਜੇ ਦੇਸ਼ ਚਲਾ ਗਿਆ ਉਸਨੇ ਉੱਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸ ਦੀ ਨਜ਼ਰ ਨੀਲੇ ਕਮਲ ਫੁਲ ਤੇ ਪਈ ਉਹ ਫੁਲ ਬੜਾ ਖੂਬਸੂਰਤ ਸੌਦਾਗਰ ਨੂੰ ਇਸ ਬਾਰੇ ਪੁੱਛਿਆਂ ਤਾਂ ਸੌਦਾਗਰ ਨੇ ਨੀਲੇ ਕਮਲ ਦੀ ਖ਼ੁਸ਼ੀਅਤ ਅਤੇ ਆਪਣੀ ਪਤਨੀ ਦੀ ਪਰਸਪਰ ਪ੍ਰੇਮ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 ਆਪਣੇ ਮਨ ਦੀ ਹਸਰਤ ਆਪਣੇ ਵਜ਼ੀਰ ਨੂੰ ਦੱਸੀ ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ ਅਖੀਰ ਸੋਚ ਸੋਚ ਕੇ ਉਸਨੇ ਦੋ ਚਾਲਾਂ ਚੱਲੀਆਂ ਇਕ ਤਾਂ ਉਹ ਦੇਸ਼ ਸੌਦਾਗਰ ਨੂੰ ਹੋਰ ਛੇਹ ਮਹੀਨੇ ਲਈ ਆਪਣੇ ਰਾਜ ਵਿਚ ਠਹਿਰਨ ਲਈ ਮਜਬੂਰ ਕਰ ਲਿਆ ਦੂਜਾ ਉਸਨੇ ਦੋ ਫੱਫੇ ਕੁੱਟਣੀਆਂ ਮੰਗਵਾਈਆਂ ਫੱਫੇ ਕੁਟਣੀਆਂ ਕਹਿਣ ਲੱਗੀਆਂ ਕਿ ਉਹ ਸੌਦਾਗਰ ਦੀ ਪਤਨੀ ਨੂੰ ਇਥੇ ਹੀ ਲੈ ਆਉਣਗੀਆਂ, ਉਹਨਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਵੀ ਸ਼ਕਤੀ ਹੈ ਉਹਨਾਂ ਦੋਹੋਂ ਫੱਫੇ ਕੁੱਟਣੀਆਂ ਨੇ ਯੋਜਨਾ ਮੁਤਾਬਕ ਗੇਰੂਆਂ ਰੰਗ ਦੇ ਕੱਪੜੇ ਪਾਏ ਤੇ ਸੌਦਾਗਰ ਦੇ ਸ਼ਹਿਰ ਵੱਲ ਤੁਰ ਪਿਆ ਸੌਦਾਗਰ ਦੇ ਘਰ ਪਹੁੰਚ ਕੇ ਇੱਕ ਫੱਟੇ ਕੁੱਟਣੀ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 ਸੌਦਾਗਰ ਦੀ ਪਤਨੀ ਬੜੀ ਸਿਆਣੀ ਸੀ ਉਸਨੇ ਕਿਹਾ ਮੈ ਤਾਂ ਤੁਹਾਨੂੰ ਕਦੇ ਵੇਖਿਆ ਨਹੀ ਫੱਫੇ ਕੁੱਟਣੀ ਬੋਲੀ ਧੀਏ ਤੂੰ ਉਦੋਂ ਬਹੁਤ ਛੋਟੀ ਸੀ ਜਦੋਂ ਅਸੀ ਤੇ ਚੱਲਿਆ ਗਿਆ ਪਰ ਤੁਸੀਂ ਮੈਨੂੰ ਇਹ ਇੰਨੀ ਛੇਤੀ ਕਿਵੇਂ ਪਹਿਚਾਣ ਲਿਆ ਸੌਦਾਗਰ ਦੀ ਪਤਨੀ ਨੇ ਪੁੱਛਿਆ ਤੇਰੀ ਥੋਡੀ ਤੇ ਲੱਗੇ ਤਿਲ ਤੋਂ ਇੱਕ ਫੱਫੇ ਕੁੱਟਣੀ ਨੇ ਇਕਦਮ ਉੱਤਰ ਦਿੱਤਾ ਸੌਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਔਰਤਾਂ ਝੂਠੀਆਂ ਹਨ ਕਿਉਂਕਿ ਠੋਟੀ ਵਾਲਾ ਦੇ ਤਿਲ ਤਾਂ ਉਸਨੇ ਉਸਨੇ ਸੂਰਮੇ ਨਾਲ ਬਣਾਇਆ ਸੀ ਉਹ ਫੱਫੇ ਕੁੱਟਣੀ ਨੂੰ ਕਹਿਣ ਲੱਗੀ ਬੜੀ ਮੇਹਰਬਾਨੀ ਤੁਸੀਂ ਦਰਸ਼ਨ ਦਿੱਤੇ ਤੁਸੀਂ ਬੈਠੋ ਮੈ ਤੁਹਾਨੂੰ ਸਰੋਂ ਦਾ ਸਾਗ ਨਾਲ ਰੋਟੀ ਲਿਆਂਦੀ ਹਾਂ ਉਸਨੇ ਸਾਗ ਦੇ ਵਿਚ ਭੰਗ ਮਿਲਾ ਦਿੱਤੀ ਜਦੋ ਫੱਫੇ ਕੁੱਟਣੀ ਰੋਟੀ ਰਾਜੇ ਬਹੁਤ ਸਾਰਾ ਇਨਾਮ ਲਵਾਇਆ ਸੌਦਾਗਰ ਦੀ ਪਤਨੀ ਉਸਨੂੰ ਅਸੀਂ ਲੈ ਹੀ ਜਾਣਾ ਥੋੜੀ ਦੇਰ ਬਾਅਦ ਉਹ ਸੋਂ ਗਈਆਂ ਸੌਦਾਗਰ ਦੀ ਪਤਨੀ ਨੇ ਉਹਨੂੰ ਮੰਜੇ ਨਾਲ ਬੰਨ ਕੇ ਅੰਦਰਲੇ ਕੋਠੇ ਵਿਚ ਬੰਦ ਕਰ ਦਿੱਤਾ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 ਜਦੋ ਕੋਈ ਕਈ ਦਿਨਾਂ ਮਗਰੋਂ ਫੱਫੇ ਕੁੱਟਣੀ ਵਾਪਿਸ ਨਾ ਪਰਤਿਆ ਤਾਂ ਰਾਜੇ ਨੇ ਦੋ ਠੱਗ ਮੰਗਵਾਏ ਉਹਨਾਂ ਨੂੰ ਸਾਰੀ ਗੱਲ ਦੱਸੀ ਠੱਗਾਂ ਨੇ ਕਿਹਾ ਲਓ ਉਸ ਔਰਤ ਨੂੰ ਇਥੇ ਲਿਆਉਣ ਲਈ ਔਖੀ ਗੱਲ, ਸਾਡੇ ਤਾਂ ਵੱਡੇ ਵੱਡੇ ਪਾਣੀ ਭਰਦੇ ਹਨ ਉਹ ਦੋਵੇਂ ਠੱਗ ਸੌਦਾਗਰਾਂ ਦਾ ਭੇਸ਼ ਧਾਰ ਕੇ ਸੌਦਾਗਰ ਦੀ ਪਤਨੀ ਕੋਲ ਪਹੁੰਚੇ ਉਹਨਾਂ ਨੇ ਜਾ ਕੇ ਸੌਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦਾ ਪਤੀ ਬਿਮਾਰ ਹੈ ਉਹ ਮੰਜੇ ਤੋਂ ਉੱਠ ਨਹੀ ਸਕਿਆ ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਸੌਦਾਗਰ ਦੀ ਪਤਨੀ ਉਸ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿਚੋਂ ਛੁਰੀ ਕੱਢ ਕੇ ਵੇਖਣ ਲੱਗੀ ਛੁਰੀ ਪੂਰੀ ਤਰਾਂ ਚਮਕ ਰਹੀ ਉਹ ਤਾੜ ਗਈ ਕਿ ਉਹ ਦੋਵੇਂ ਬੰਦੇ ਠੱਗ ਹਨ ਉਸ ਨੇ ਬਾਹਰ ਆ ਕੇ ਠੱਗਾਂ ਨੂੰ ਤੁਸੀਂ ਥੱਕੇ ਹੋਏ ਹਨ ਤੁਸੀਂ ਕੁਝ ਖਾ ਪੀ ਲਓ ਨਾਲੇ ਮੈ ਵੀ ਤਿਆਰ ਹੋ ਜਾਂਦੀ ਹਾਂ ਉਸ ਨੇ ਠੱਗਾਂ ਨੂੰ ਵੀ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 ਭੰਗ ਦੇ ਪਕੌੜੇ ਖਵਾਂਦੀ ਰਹਿੰਦੀ ਤੇ ਉਹ ਸਾਰਾ ਦਿਨ ਉੱਗਦੇ ਰਹਿੰਦੇ ਇਸ ਤਰਾਂ ਕਈ ਦਿਨ ਲੰਘ ਗਏ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਜਾਪਦਾ ਤੇ ਠੱਗ ਵੀ ਆਪਣੇ ਮੰਤਵ ਵਿਚ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 ਵਜ਼ੀਰ ਨੇ ਕਿਹਾ ਕੇ ਉਹਨਾਂ ਦੇ ਸੌਦਾਗਰ ਦੀ ਪਤਨੀ ਮਿਲਾਨ ਦਾ ਸੌਦਾਗਰ ਦੀ ਪਤਨੀ ਕੁੱਝ ਸੋਚ ਕੇ ਕਹਿਣ ਲੱਗੀ ਮੈ ਤਾਂ ਉਹਨਾਂ ਦੀ ਦਾਸੀ ਹਾਂ ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ ਫਿਰ ਤੁਸੀਂ ਮਾਲਕਣ ਨੂੰ ਮਿਲ ਲੈਣਾ ਇਸ ਪਿੱਛੋਂ ਉਹ ਉਸਨੂੰ ਰੋਟੀ ਖਵਾਉਣ ਲੱਗੀ ਜਦੋਂ ਉਹ ਪਾਣੀ ਸਬਜ਼ੀ ਜਾਂ ਰੋਟੀ ਲੈਕੇ ਆਉਣ ਤਾਂ ਭੇਸ ਵਟਾ ਕੇ ਆਉਂਦੀ ਰਾਜਾ ਤੇ ਵਜ਼ੀਰ ਇਹੀ ਸਮਝੀ ਗਏ ਕਿ ਇਹ ਸੌਦਾਗਰ ਦੀ ਪਤਨੀ ਦੀਆਂ ਵੱਖ ਵੱਖ ਦਾਸੀਆਂ ਹਨ ਇਹ ਇਹਨਾਂ ਦੀਆਂ ਸ਼ਕਲਾਂ ਆਪਸ ਵਿਚ ਮਿਲਦੀਆਂ ਹਨ ਜਦੋਂ ਸੌਦਾਗਰ ਦੀ ਪਤਨੀ ਦਾਸੀ ਦੇ ਰੂਪ ਵਿਚ ਤੀਜੀ ਵਾਰੀ ਆਈ ਤਾਂ ਵਜੀਰ ਨੇ ਪੁੱਛ ਹੀ ਲਿਆ ਤੁਹਾਡੀਆਂ ਸਾਰੀਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ ਸੌਦਾਗਰ ਦੀ ਪਤਨੀ ਕਹਿਣ ਲੱਗੀ ਅਸੀਂ ਤਿੰਨੋਂ ਭੈਣਾਂ ਸੌਦਾਗਰ ਦੀ ਪਤਨੀ ਦੀਆਂ ਦਾਸੀਆਂ ਹਨ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 ਰਾਜੇ ਨੇ ਕਿਹਾ ਮੈ ਸੌਦਾਗਰ ਦੀ ਪਤਨੀ ਨੂੰ ਆਪਣੇ ਮਹਿਲਾਂ ਵਿਚ ਲਿਜਾਣਾ ਚਾਹੁੰਦਾ ਹਾਂ ਦਾਸੀ ਦੇ ਰੂਪ ਵਿਚ ਸੌਦਾਗਰ ਦੀ ਪਤਨੀ ਕਹਿਣ ਲੱਗੀ, ਇਹ ਕੋਈ ਮੁਸ਼ਕਲ ਗੱਲ ਨਹੀਂ, ਤੁਸੀਂ ਇੱਕ ਵੱਡਾ ਸਾਰਾ ਡੋਲਾ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 ਚਲੀ ਗਈ ਵਜ਼ੀਰ ਨੇ ਡੋਲਾ ਤਿਆਰ ਕੀ ਕਰਵਾ ਲਿਆ ਅਤੇ ਬਣੀ ਸੌਦਾਗਰ ਦੀ ਪਤਨੀ ਨੂੰ ਭੰਗ ਨਸ਼ੇ ਨਾਲ ਬੇਹੋਸ਼ ਕਰਕੇ ਉਹਨਾਂ ਦੇ ਸਿਰ ਮੂੰਹ ਨੂੰ ਬੰਨ ਕੇ ਕਾਲਖ ਮਲ ਕੇ ਢੋਲਾ ਵਿਚ ਸੁੱਟ ਦਿੱਤਾ ਉਹਨਾਂ ਦੇ ਮੂੰਹ ਬੰਨ ਕੇ ਤੇ ਹੱਥ ਪੈਰ ਅਮ ਅਤੇ ਢੋਲਾ ਨੂੰ ਚੰਗੀ ਤਰਾਂ ਬੰਦ ਕਰ ਦਿੱਤਾ ਫਿਰ ਦਾਸੀ ਬੜੀ ਸੌਦਾਗਰ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 ਰਾਜਾ ਅਤੇ ਵਜ਼ੀਰ ਬੜੇ ਖੁਸ਼ ਸਨ ਉਹ ਕਾਹਲੀ ਕਾਹਲੀ ਡੋਲੇ ਨੂੰ ਲੈ ਕੇ ਮਹਿਲਾਂ ਵਿਚ ਆ ਗਏ ਜਦੋਂ ਉਹਨਾਂ ਨੇ ਢੋਲਾ ਖੋਲਿਆਂ ਤਾਂ ਉਹ ਹੱਥ ਮਲਦੇ ਰਹੇ ਹਨ ਢੋਲੇ ਵਿਚ ਤਾਂ ਫੁੱਫੇ ਕੁੱਟਣੀ ਅਤੇ ਠੱਗ ਸਨ ਰਾਜੇ ਨੂੰ ਬੜਾ ਗੁੱਸਾ ਆਇਆ ਪਰ ਕੀ ਕਰ ਸਕਦਾ ਸੀ, ਅਖੀਰ ਵਜ਼ੀਰ ਨੇ ਇੱਕ ਹਾਰ ਹੋਰ ਚਾਲ ਚੱਲੀ ਉਸਨੇ ਰਾਜੇ ਨਾਲ ਸਲਾਹ ਕਰਕੇ ਸੌਦਾਗਰ ਨੂੰ ਬੁਲਾਇਆ ਤੇ ਕਿਹਾ ਰਾਜਾ ਤੈਥੋਂ ਬਹੁਤ ਖੁਸ਼ ਹਾਂ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦੇ ਹਨ ਸੌਦਾਗਰ ਬੜਾ ਪ੍ਰਸੰਨ ਹੋਇਆ ਤਦ ਵਜ਼ੀਰ ਨੇ ਸੌਦਾਗਰ ਨੂੰ ਕਿਹਾ ਮੰਤਰੀ ਬਣ ਕੇ ਤੂੰ ਇਥੇ ਹੀ ਰਹਿਣਾ ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇਥੇ ਹੀ ਲਿਆ ਸੁਦਾਗਰ ਉਸ ਵੇਲੇ ਆਪਣੀ ਪਤਨੀ ਕੋਲ ਤੇ ਉਹ, ਉਸਨੇ ਆਪਣੇ ਮੰਤਰੀ ਬਣਾਏ ਜਾਣ ਗੱਲ ਦੱਸੀ ਨਾਲ ਹੀ ਰਾਜਧਾਨੀ ਵਿਚ ਜਾ ਕੇ ਰਹਿਣ ਦੀ ਕੀਤੀ ਉਸ ਦੀ ਪਤਨੀ ਨੇ ਕਿਹਾ ਕਿ ਇਸ ਵੀ ਰਾਜੇ ਦੇ ਕੋਈ ਚਾਲ ਹੈ ਪਰ ਸੌਦਾਗਰ ਦੇ ਸਿਰ ਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ ਉਸ ਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਹ ਉਸ ਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ ਰਾਜੇ ਨੇ ਸੌਦਾਗਰ ਨੂੰ ਮਹਿਲਾਂ ਦੇ ਨੇੜੇ ਹੀ ਇੱਕ ਹਵੇਲੀ ਦਿੱਤੀ, ਸੌਦਾਗਰ ਅਤੇ ਉਸ ਦੀ ਪਤਨੀ ਓਥੇ ਰਹਿਣ ਲੱਗੇ ਕੁਝ ਦਿਨ ਹੀ ਬੀਤਦੇ ਸਨ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਸੌਦਾਗਰ ਦੀ ਪਤਨੀ ਨੂੰ ਮਿਲਣ ਲੈ ਆਵੇ। ਵਜ਼ੀਰ ਨੇ ਸੌਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼, ਦਾ ਕੁਝ ਹੀ ਸਖਤ ਲੋੜ ਹੈ ਉਹ ਉਸ ਚੀਜ਼ ਨੂੰ ਕਿਤੋਂ ਤੋਂ ਲੈ ਕੇ ਆਵੇ ਸੌਦਾਗਰ ਬੜੇ ਭਰੋਸੇ ਨਾਲ ਕਹਿਣ ਲੱਗਾ ਕਿ ਉਹ ਛੇਤੀ ਹੀ ਵਸਤੂ ਲੈ ਵਸਤੂ ਵੀ ਆਵੇਗਾ ਪਰ ਅਸਲੀ ਵਿਚ ਉਸ ਨੂੰ ਇਸ ਵਸਤੂ ਇਸ ਵਸਤੂ ਦੀ ਕੋਈ ਸਮਝ ਨਹੀ ਸੀ ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਪਤਨੀ ਸਮਝ ਗਈ ਕਿ ਰਾਜੇ ਨੇ ਸੌਦਾਗਰ ਨੂੰ ਕਿਤੇ ਭੇਜਣ ਦੀ ਚਲੀ ਗਈ ਧੰਨਵਾਦ।

ਵਧੀਆ ਵਧੀਆ ਤੁਸੀਂ ਦੱਸੋ ਕੀ ਕਰਦੇ ਪਏ? ਸਾਡਾ ਵੀ ਠੀਕ ਆ ਹੋਰ ਸੁਣਾ ਨਿਆਣਿਆਂ ਨਯੂਨਿਆਂ ਦੀ? ਬਸ ਠੀਕ ਆ ਵਧੀਆ ਤੁਸੀਂ ਦੱਸੋ ਕੀ ਕਰਦੇ ਪਏ? ਕੁਛ ਨਹੀਂ ਆ ਆਈ ਸੀ ਕੋਠੇ ਤੇ ਜਰਾ ਕ ਹਾਂ ਰੋਟੀ ਬਣਾਉਣ ਡਈ ਸੀ ਅੱਛਾ ਬਣਾਉਣ ਡਈ ਸੀ ਰੋਟੀ

ਠੀਕ ਆ ਹੋਰ ਦੱਸੋ ਗੱਲਾਂ ਬਾਤਾਂ ਕਿਵੇਂ? ਗੱਲਾਂ ਬਾਤਾਂ ਵਧੀਆ। ਹਮ ਤੂੰ ਸੁਣਾ ਬਸ ਠੀਕ ਆ ਹੋਰ ਹੋਰ ਮੇਰੇ ਵੀ ਲਾਗੇ ਛਾਗੇ ਐਂ ਗਲੀ ਚ ਨਿਆਣੇ ਦੌੜਨ ਡਏ ਸੀ ਦੌੜੇ ਭੱਜੇ ਫਿਰਨ ਡਏ

ਹੋਰ ਨਿਆਨੇ ਹੁਣੀ ਗਏ ਸੀ ਸਕੂਲੇ ਹਾਂ ਜਾਂਦੇ ਆ ਸਾਰੇ ਜਾਂਦੇ ਆ। ਅੱਛਾ ਅੱਛਾ ਅੱਛਾ ਹੋਰ ਪੇਪਰ ਪੂਪਰਾਂ ਦਾ ਕਿੱਦਾਂ? ਹੋਰ ਓਹ ਪੇਪਰ ਬੜੇ ਵਧੀਆ। ਅੱਛਾ ਅੱਛਾ ਸਾਡੇ ਵੀ ਐਥੇ ਨਾ ਮੁੰਡਾ ਇੱਕ ਜਸ਼ਨ ਜਸ਼ਨ ਨਾ ਦਾ ਹਣਾ ਹਾਂ ਹਾਂ ਉਹਦੇ ਕੋਠੇ ਚੜ੍ਹਕੇ ਡਯਾ ਸੀ ਮੈਨੂੰ ਆਵਾਜ਼ਾਂ ਮਾਰਨ ਗੌਰਵ ਕਿੱਦਾਂ ਗੌਰਵ ਕਿੱਦਾਂ ਮੈਂ ਕਿਹਾ ਵਧੀਆ। ਅੱਛਾ ਅੱਛਾ।

ਅੱਛਾ ਅੱਛਾ ਹੋਰ? ਬਸ ਠੀਕ ਆ ਹੋਰ ਸੁਣਾ ਕਿੱਦਾਂ

ਹਾਂ ਮੰਮੀ ਵੀ ਵਧੀਆ ਆ ਸਾਰੇ ਵਧੀਆ ਵਾ ਹਾਂ ਹਾਂ।

ਹਾਂ ਹੋਰ ਹਮ ਐਦਾਂ ਹੀ ਬਸ ਅੱਜ ਨਾ ਤੈਨੂੰ ਇੱਕ ਗੱਲ ਦੱਸਾਂ

ਮਤਲਬ ਗਲੀ ਚ ਗਿਆ ਨਾ ਮੈਂ ਆਪਣੀ ਬਾਹਰ

ਠੀਕ ਆ ਤੇ ਓਥੇ ਨਾ ਇੱਕ ਮੁੰਡੇ ਸੀ ਤਿਨ ਚਾਰ

ਆਹੋ ਤੇ ਅੱਧੀ ਰਾਤ ਨੂੰ ਕਬੂਤਰ ਫੜਣ ਡਏ ਸੀ ਅੱਛਾ

ਅੱਛਾ ਅੱਛਾ ਨਿਆਣਿਆਂ ਨੂੰ ਜਦੋਂ ਕੋਠੇ ਤੇ ਨਾ ਚੜਨ ਦਿਆਂ ਕਰ ਆਪਣੀਆਂ ਨੂੰ ਨਹੀਂ ਆਪਣੇ ਕੋਠਿਆਂ ਤੇ ਨਹੀਂ ਚੜਨ ਦਿੰਦਾ ਮੈਂ ਆਪਣੇ ਕੋਠਿਆਂ ਤੇ ਨਹੀਂ ਚੜਨ ਚੜਨ ਦਿੰਦਾ

ਨਹੀਂ ਮੈਂ ਹੋਰ ਆਖਣ ਡਈ ਐਧਰ ਵਲਗਣ ਨਹੀਂ ਨਾ ਹੋਈ ਓਹ ਨਹੀਂ ਨਹੀਂ ਵਲਗਣ ਆਹੋ ਤੈਨੂੰ ਪਤਾ ਹੀ ਆ ਨਹੀਂ ਹੋਈ ਤੇ ਤਾਂ ਕਰਕੇ ਨਹੀਂ ਮੈਂ ਚੜਨ ਹੀ ਨਹੀਂ ਦਿਨਾ ਵੈਸੇ ਮੈਂ ਗੇਟ ਲਾ ਕੇ ਰੱਖਦਾ ਵਾਂ। ਠੀਕ ਆ ਠੀਕ ਆ। ਆਹੋ ਗੇਟ ਲਾ ਕੇ ਐਂ ਕੁੰਡੀ ਕਾਂਡੀ ਮਾਰ ਕੇ ਨਾ ਫੇਰ ਠੀਕ ਆ ਨਿਆਣੇ ਅੰਦਰੇ ਚੰਗੇ ਭਰਾ ਆਹੋ ਹਣਾ ਆਹੋ ਆਹੋ ਸੱਟ ਸੁੱਟ ਲਵਾ ਕੇ ਬਾਹਰੋਂ ਆਉਣ ਗੇ ਤੇ ਐਵੇਂ ਹੀ ਆਹੋ ਥੋੜੇ ਨੁੱਕਰੇ ਨਕਰੇ ਓਹ ਤੁਰਨ ਫਿਰਨ ਨੁੱਕਰੇ ਹੋ ਕੇ ਬਹਿ ਜਾਂ ਖਾਂ ਅੱਛਾ ਆਹੋ ਇੱਕ ਜਗਾਹ ਬਹਿ ਜਾ ਤੇਰੀ ਆਵਾਜ਼ ਬੜੀ ਹੋਣ ਡਈ ਕਰਬਲ ਕਰਬਲ ਜਿਹੀ

ਹਾਂ ਹੋਰ

ਬਸ ਠੀਕ ਆ ਤੂੰ ਦੱਸ ਕੀ ਕਰਦੀ ਪਈ? ਆ ਪ੍ਰਾਉਹਣੇ ਆਏ ਸੀ ਓਹ ਸਵੇਰੇ ਤੇ ਓਹਨੂੰ ਡਈ ਸੀ ਓਹ